ਅਤੇ ਜਿਮ ਦੇ ਵਿੱਚ ਇੱਕ ਬੰਦਾ ਨਜਰ ਆ ਰਿਹਾ ਹੈ ਉਹ ਆਪਣੀ ਫੋਟੋ ਖਿੱਚ ਰਿਹਾ ਹੈ ਉਸ ਦੀ ਫੋਟੋ ਨਹੀਂ ਆ ਰਹੀ।

ਬਿਲਡਿੰਗਾਂ ਬੋਹੁਤ ਹੀ ਜਿਆਦਾ ਉਂਚੀਆਂ ਹਨ ਅਤੇ ਇੱਥੇ ਇੱਕ ਅੱਧੇ ਬੰਦੇ ਸੈਰ ਵੀ ਕਰ ਰਹੇ ਹਨ।

ਅਤੇ ਏਹ ਹੌਸਪੀਟਲ ਬੋਹਤ ਹੀ ਜਿਆਦਾ ਵਧੀਆ ਹੈ ਏੱਥੇ ਮਰੀਜ ਬੋਹਤ ਹੀ ਜਿਆਦਾ ਵਧੀਆ ਵਧੀਆ ਹੁੰਦੀ ਹਨ।

ਉਹਦੀ ਸਾਈਡ ਤੇ ਹਰੀ ਹਰੀ ਘਾਹ ਵੀ ਉੱਗਿਆ ਹੋਇਆ ਹੈ ਉੱਪਰ ਬਹੁਤ ਹੀ ਜਿਆਦਾ ਉੱਚਾ ਉੱਚਾ ਬੱਦਲ ਵੀ ਹੋਇਆ ਹੈ।

ਮੇਨ ਸੜਕਤੇ ਇੱਕ ਮੋਟਰਸਾਲਾ ਵਾਲਾ ਮੋਟਰਸਾਇਕਲ ਦੇ ਉੱਤੇ ਬੈਠਾ ਹੋਇਆ ਹੈ ਇਸਦੀ ਅੱਗੇ ਇੱਕ ਟੈਂਪੂ ਆ ਰਿਹਾ ਹੈ।

ਅਤੇ ਇਸੇ ਮਿਰਚਾਂ ਤੋੜਨ ਵਾਸਤੇ ਇੱਕ ਬੰਦਾ ਆਪਣੇ ਹੱਥਾਂ ਨਾਲ ਮਿਰਚਾਂ ਦੀਆਂ ਡੰਡੀਆਂ ਤੋੜ ਰਿਹਾ ਹੈ।

ਅਰੋੜਾ ਡੈਂਟਲ ਕਲੀਨਿਕ ਤੇ ਸਾਹਮਣੇ ਬਹੁਤ ਹੀ ਜਿਆਦਾ ਘਾਹ ਉਗਿਆ ਹੋਇਆ ਹੈ ਅਤੇ ਇਸੇ ਦੀ ਦੂਜੀ ਸਾਈਡ ਤੇ ਇੱਕ ਬੋਰਡ ਲੱਗਿਆ ਹੋਇਆ ਹੈ ਤੇ ਉਸ ਦੇ ਉੱਪਰ ਵੀ ਇਹੋ ਲਿਖਿਆ ਹੋਇਆ ਹੈ।

ਅਤੇ ਇੱਥੇ ਇੱਕ ਪੱਖਾ ਵੀ ਲੱਗਾ ਹੋਇਆ ਪੱਖਾ ਬਹੁਤ ਹੀ ਜਿਆਦਾ ਵਧੀਆ ਹੈ ਅਸੀਂ ਉੱਪਰ ਲਾਈਟਾਂ ਵੀ ਲੱਗੀਆਂ ਹੋਈਆਂ ਹਨ ਲਾਈਟਾਂ ਲੱਗੀਆਂ ਬਹੁਤ ਹੀ ਜਿਆਦਾ ਵਧੀਆ ਲੱਗ ਰਹੀਆਂ ਹਨ।

ਅਤੇ ਇਸ ਦੇ ਥੋੜੀ ਹੀ ਦੂਰ ਬਹੁਤ ਹੀ ਉੱਚੀ ਉੱਚੀ ਨਾਰੀਅਲ ਦੇ ਰੁੱਖ ਲੱਗੇ ਹੋਏ ਹਨ ਅਤੇ ਸਾਈਡ ਦੇ ਇੱਕ ਬਹੁਤ ਹੀ ਜਿਆਦਾ ਵੱਡਾ ਰੁੱਖ ਲੱਗਾ ਹੋਇਆ ਹੈ।

ਅਤੇ ਕਾਊਂਟਰ ਦੇ ਉੱਤੇ ਹੋਰ ਕਾਫੀ ਸਮਾਨ ਪਿਆ ਹੋਇਆ ਹੈ ਅਤੇ ਪਿੱਛੇ ਇੱਕ ਸਟੇਸ਼ਨਰੀ ਬਣੀ ਹੋਈ ਹੈ।

ਓਸਨੇ ਨੀਲੇ ਰੰਗ ਦੀ ਟੀ_ਸ਼ਰਟ ਪਾਈ ਹੋਈ ਹੈ ਅਤੇ ਓਸਨੇ ਟੇਢੇ ਮੇਢੇ ਵਾਲ ਖੜੇ ਹੋਏ ਕੀਤੇ ਹੋਏ ਹਨ ਅਤੇ ਕੱਟਿੰਗ ਵਾਲਾ ਕਟਿੰਗ ਬਹੁਤ ਹੀ ਜਿਆਦਾ ਵਧੀਆ ਕਰਦਾ ਹੈ।